ਵਰਤਾਦਾਰਾਂ ਹੈ। ਵਿਸ਼ਵ ਦਾ ਲਗਪਗ ਹਰ ਇਕ ਸ਼ਹਿਰ ਇਸ ਦੇ ਬੁਰੇ ਪ੍ਰਭਾਵ ਦਾ ਸ਼ਿਕਾਰ ਹੈ। ਪ੍ਰੰਤੂ ਭਾਰਤ ਵਿਚ ਇਸਦੀ ਹਾਲਤ ਵਧੇਰੇ ਗੰਭੀਰ ਹੈ। ਬੰਬਈ ਇਥੋਂ ਦਾ ਸਭ ਤੋਂ ਵੱਧ ਰੋਲੇ ਰੱਪੇ ਵਾਲਾ ਸ਼ਹਿਰ ਹੈ। ਇਥੇ ਲਗਪਗ ਦਸ ਲੱਖ ਵਾਹਨ ਆਵਾਜਾਈ ਦੇ ਕਾਰਜ ਵਿੱਚ ਜੁਟੇ ਰਹਿੰਦੇ ਹਨ । ਜਿਸ ਕਾਰਨ ਇਥੇ ਦਿਨ ਤੇ ਰਾਤ ਦਾ ਆਵਾਜਾਈ ਪੱਧਰ ਦਾ ਬਹੁਤ ਹੀ ਜਿਆਦਾ decibel ਹੈ। ਹਵਾਈ ਅੱਡਿਆਂ ਕੋਲ ਇਹ ਇਕ ਸੌ ਪੰਜ decibel ਤੱਕ ਪਹੁੰਚ ਜਾਂਦਾ ਹੈ। ਹੋਰਨਾੰ ਮਹਾਨਾਗਰਾਂ ਜਿਵੇਂ ਕਿ ਦਿੱਲੀ, ਕੋਲਕਾਤਾ, ਬੰਗਲੌਰ, ਕਾਨਪੁਰ ਵਿਚ ਲਗਪਗ ਇਹੋ ਜਿਹੀ ਹਾਲਤ ਹੈ ਕਿ ਇਕ ਰਿਪੋਰਟ ਅਨੁਸਾਰ ਦਿੱਲੀ ਦੇ ਬੱਤੀ ਮੁੱਖ ਚੌਹਾਰਿਆ ਦੇ ਵਿਚ decibel ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਮੁੱਖ ਸ਼ਹਿਰ ਜਿਵੇਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਜਾ ਬਹੁਤ ਹੀ ਜਿਆਦਾ ਸ਼ੋਰ ਪ੍ਰਦੂਸ਼ਣ ਜੋਰਾ ਤੇ ਹੈ। ਦੇਸ਼ ਦੇ ਸਾਰੇ ਮਹਾਨਗਰਾਂ ਨੇ ਨਗਰਾਂ ਦੇ ਸੈਰ ਸਪਾਟੇ ਖੇਤਰਾਂ ਤੇ ਸਮਾਜਿਕ, ਧਾਰਮਿਕ ਜਾਂ ਰਾਜਸੀ ਸਮਾਗਮਾਂ ਦੇ ਨਾਮ ਤੇ ਉੱਚੀ ਉੱਚੀ ਲਾਊਡ ਸਪੀਕਰ ਦੇ record player ਦਾ ਖੂਬ ਰੌਲ਼ਾ ਰੱਪਾ ਪਾਉਂਦੇ ਹਨ। ਇਸ ਦੇ ਮਨੁੱਖੀ ਸਿਹਤ ਉਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ। ਇਸ ਕਰਕੇ ਸ਼ੋਰ ਦੇ ਸੋਮਿਆਂ ਨੂੰ control ਕਰਨ ਅਤੇ ਇਸਦੇ ਪਸਾਰ ਨੂੰ ਰੋਕਣ ਲੀ ਮੁੱਖ ਸੋਮਿਆਂ ਦੀ ਪਹਿਚਾਣ ਕਰਨੀ ਅਤੇ ਸ਼ੋਰ ਦਾ ਮਿਆਰ ਕਰਨਾ ਤੇ ਰਾਜਨੀਤਿਕ ਵਲੋਂ ਇਸ ਸੰਬੰਧੀ ਕਾਨੂੰਨ ਬਣਾਉਂਦਾ ਤੇ ਦੋਸ਼ੀਆਂ ਨੂੰ ਸਜਾ ਦੇਣ ਦੇ ਲਈ ਸਰਕਾਰੀ ਮਸ਼ੀਨਰੀ ਸਥਾਪਤ ਕਰਨਾ ਤੇ ਲੋਕਾਂ ਨੂੰ ਸ਼ੋਰ ਪ੍ਰਦੂਸ਼ਣ ਦੇ ਨੁਕਸਾਨਾਂ ਦੀ ਜਾਣਕਾਰੀ ਦੇਣਾ ਤੇ ਰੇਲਵੇ ਲਾਈਨਾਂ ਤੇ ਸੜਕਾਂ ਦੇ ਨੇੜੇ ਰਿਹਾਇਸ਼ੀ ਖੇਤਰਾਂ ਦੀ ਸਥਾਪਨਾ ਕਰਨਾ ਖੁਲੀਆਂ ਅਬਾਦੀਆਂ ਨੂੰ ਤਰਜੀਹ ਦੇਣਾ ਤੇ ਉਨ੍ਹਾਂ ਦੇ ਕਦਮ ਚੁੱਕਣੇ ਜਰੂਰੀ ਹਨ। ਸ਼ੋਰ ਦੇ ਬੁਰੇ ਪ੍ਰਭਾਵਾਂ ਸੰਬੰਧੀ ਖੋਜ ਕਾਰਜ ਪਿਛਲੇ ਲਗਪਗ ਕਈਆਂ ਸਾਲਾਂ ਤੋਂ ਜਾਰੀ ਹੈ ਤੇ ਸ਼ੋਰ ਗੁਲ ਵਾਲੇ ਵਾਤਾਵਰਣ ਵਿਚ ਕੰਮ ਵਾਲੇ ਬੰਦਿਆਂ ਵਿਚ ਬੋਲੇਪਨ ਦਾ ਹੋਣਾ ਇਕ ਕੀਤਾ ਸੰਬੰਧੀ ਦੋਸ਼ੀ ਮੰਨਿਆਂ ਜਾਂਦਾ ਰਿਹਾ। ਸਦੀ ਤੋਂ ਮਨੁੱਖਾਂ ਅਤੇ ਪਸ਼ੂਆਂ ਉਤੇ ਹੋਏ ਤਜਰਬਿਆਂ ਤੋਂ ਸ਼ੋਰ ਅਤੇ ਮਨੋਵਿਗਿਆਨਿਕ, ਜੀਵ ਵਿਗਿਆਨਕ ਅਤੇ ਸ਼ਰੀਰਕ ਪੱਧਰ

ਸ਼ੋਰ ਦੇ ਪ੍ਰਭਾਵ ਪ੍ਰਤੱਖ ਮਿਆਨਾਂ ਅਤੇ ਥੋੜੇ ਸਮੇਂ ਦੇ ਹੀ ਹੋ ਸਕਦੇ ਹਨ। ਲੰਮੇ ਸਮੇਂ ਦੇ ਵੀ ਇਨ੍ਹਾਂ ਸਾਰਿਆਂ ਦਾ ਸੰਬੰਧ ਸ਼ੋਰ ਦੀ ਆਬਾਦੀ, ਅਸੱਭਿਅਤਾ ਅਤੇ ਆਦਿ ਨਾਲ ਹੈ। ਮਹਿਰਾਂ ਦਾ ਵਿਚਾਰ ਹੈ ਕਿ ਨੱਬੇ decibel ਵਧੇਰੇ ਸ਼ੋਰ ਲਗਾਤਾਰ ਦਸ ਮਿੰਟ ਤੱਕ ਦਾ ਰਹਿਣ ਨਾਲ ਮਨੁੱਖ ਦੀ ਮਨੁੱਖ ਦੀ ਸੁਨਣ ਵਾਲੀ ਉਪਰ ਨੁਕਸਾਨਦੇਹ ਪ੍ਰਭਾਵ ਪਾਉਂਦਾ ਹੈ। decibel ਦਾ ਵਧੇਰੇ ਸ਼ੋਰ ਜਾ ਪੱਕਾ ਬੋਲਾਪਨ ਪੈਦਾ ਕਰ ਦਿੰਦੇ ਹਨ।

ਅਚਾਨਕ ਤੇ ਰੁਕ ਰੁਕ ਕੇ ਸੁਣਾਈ ਦੇਣ ਵਾਲੀ ਉਚੀ ਆਵਾਜ peptic ulcer ਅੰਤੜੀਆਂ ਦੇ ਰੋਗ ਅਤੇ allergy ਤੇ ਚਿੜਚਿੜਾਪਨ ਪੈਦਾ ਕਰ ਦਿੰਦੀ ਹੈ। ਇਸ ਨਾਲ ਮਨੁੱਖੀ ਕਾਰਜਾਂ ਵਿਚ ਵਿਘਨ ਤੇ ਮਨ ਵਿਚ ਪਰੇਸ਼ਾਨੀ ਪੈਦਾ ਹੁੰਦੀ ਹੈ ਤੇ ਥਕੇਵਾਂ ਜਲਦੀ ਹੁੰਦਾ ਹੈ । ਬਹੁਤੇ ਸਮਾਜਿਕ ਤੇ ਨਾ ਮਿਲਵਰਤਨ ਵੀ ਇਸ ਤੋਂ ਪੈਦਾ ਹੁੰਦੇ ਹਨ। ਬਹੁਤਾ ਗੰਭੀਰ ਪੱਧਰ ਦਾ ਸ਼ੋਰ ਭੈੜੇ ਦਿਮਾਗੀ ਰੋਗ, ਆਤਮਘਾਤੀ ਤੇ ਕਾਤਲਾਨਾਂ ਰੁਚੀਆਂ ਵਿਚਾਰ ਤੇ ਪਾਗਲ ਪਨ ਪੈਦਾ ਕਰ ਦਿੰਦਾ ਹੈ। ਸ਼ੋਰ ਵਾਲੀਆਂ ਫੈਕਟਰੀਆਂ ਵਿਚ ਸ਼ਾਂਤ ਵਾਤਾਵਰਨ ਵਾਲੀਆਂ ਫੈਕਟਰੀਆਂ ਨਾਲੋ ਵਧੇਰੇ ਦੁਰਘਟਨਾਵਾਂ ਵਾਪਰਦੀਆਂ ਹਨ। ਵਿਸ਼ਵ ਪੱਧਰ ਤੇ ਜਿਹੜੀਆਂ ਸਮੱਸਿਆਵਾਂ ਨਾਲ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਨਾਲ ਨਿਰੰਤਰ ਤੇ ਚਾਰ ਹੋਣਾ ਪੈ ਰਿਹਾ ਹੈ ਤੇ ਪ੍ਰਦੂਸ਼ਣ ਦੀ ਸਮੱਸਿਆਵਾ ਬਹੁਤ ਹੀ ਗੰਭੀਰ ਤੇ ਅਹਿਮ ਸਮੱਸਿਆ ਹੈ। ਅਜੋਕਾ ਮਨੁੱਖ

ਪਿੱਛੋਂ ਦੇਸ਼ ਦੀ ਆਜ਼ਾਦੀ ਆਈ ਤੇ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਣ ਵਿੱਚ ਉਹ ਉਕਾ ਹੀ ਅਸਮਰੱਥ ਰਿਹਾ ਘਰ ਵਿੱਕ ਗਿਆ ਫਾਕਿਆ ਦੀ ਨੌਬਤ ਆ ਗਈ। ਕੁਝ ਸਾਲਾ ਪਿੱਛੋਂ ਮੈਂ ਉਹ ਨੂੰ ਚੇਤਨ ਦੀ delivery ਕਰਦੇ ਵੇਖਿਆ ਹੁਣ ਉਹ ਇਸ ਸੰਸਾਰ ਵਿੱਚ ਨਹੀਂ ਪਰ ਜਦੋਂ ਵੀ ਉਸ ਨੂੰ ਯਾਦ ਕਰਦਾ ਹਾਂ ਇੱਕ ਗੈਰ-ਮਾਮੂਲੀ ਬੇਹੱਦ ਦਰਜੇ ਦੇ ਅਣਖੀਂਲੇ ਕਿਰਦਾਰ ਦਾ ਚਿਹਰਾ ਸਾਹਮਣੇ ਆਉਂਦਾ ਹੈ, ਹੁਣ ਉਸ ਦਾ ਪੁੱਤਰ ਲੋਇਲ ਜਵਾਨ ਹੋ ਗਿਆ ਏ ਚੇਤਨ ਦੀ film ਹਕੀਕਤ ਵਿੱਚ ਉਹ consent cameraman ਸੀ। ਵੇਖਣ ਵਿੱਚ ਉਹ ਵੀ ਅੰਗਰੇਜ਼ ਹੀ ਲੱਗਦਾ ਹੈ ਪਰ ਪਿਉ ਨੂੰ ਹਿੰਦੋਸਤਾਨੀ ਬਣਨ ਵਿੱਚ ਜਿੰਨੀ ਤਕਲੀਫ ਹੋਈ ਉਸ ਨੂੰ ਨਹੀਂ ਹੋਈ ਮੇਰੇ ਦਿਲ ਵਿੱਚ ਉਸ ਲਈ ਬੜਾ ਪਿਆਰ ਹੈ। ਚੇਤਨ ਨਾਲ ਗੱਪਾਂ ਮਾਰਦਿਆਂ ਪਤਾ ਲੱਗਾ ਕਿ ਲੜਾਈ ਦੇ ਦੌਰਾਨ films ਫ਼ਿਲਮੀ ਸੰਸਾਰ ਵਿੱਚ ਬੜੀਆਂ ਜ਼ਬਰਦਸਤ ਤਬਦੀਲੀਆਂ ਆਇਆ ਹਨ। ਹੁਣ ਕੇਬਲ studio ਦੇ ਮਾਲਕ films ਨਹੀਂ ਬਣਾਉਂਦੇ ਨਾ ਹੀ ਜਾਂ director ਤਨਖ਼ਾਹ ਲੈ ਕੇ ਕੰਮ ਕਰਦੇ ਹਨ films ਦੀ ਮੰਗ ਵੀ ਬਹੁਤ ਵੱਧ ਗਈ ਹੈ ਅਹ ਇਸ ਲਈ ਆਪ films ਬਣਾਉਂਣ ਦੀ ਥਾਂ ਮਾਲਕ studio ਨੂੰ ਕਿਰਾਏ ਉੱਤੇ ਦੇ ਕਿ ਜ਼ਿਆਦਾ ਪੈਸੇ ਖੱਟ ਸਕਦਾ ਹੈ, ਇੱਕ ਇੱਕ studio ਵਿੱਚ ਦਿਨੇ ਰਾਤੀ ਲਗਾਤਾਰ ਦਸ-ਦਸ films ਦੀ shooting ਹੁੰਦੀ ਹੈ, producer ਸਰਮਾਏਂਦਾਰਾ ਕੋਲੋ ਸਰਮਾਇਆ ਲੈਦਾ ਹੈ ਤੇ ਅੱਗੋਂ director ਕਹਾਣੀਕਾਰਾਂ, ਕਲਾਕਾਰਾਂ ਅਤੇ technicians ਆਦਿ ਨਾਲ ਠੇਕਾ ਕਰਦਾ ਹੈ l ਸਭ ਨੂੰ ਖੁੱਲ ਹੈ ਕਿ ਇੱਕੋਂ ਬਾਰ ਭਾਵੇਂ ਜਿਤਨੇ ਮਰਜ਼ੀ producers ਦੀਆਂ films ਵਿੱਚ ਕੰਮ ਕਰਨ ਠੇਕੇ ਉੱਤੇ ਕੰਮ ਕਰਨ ਕਰਕੇ ਇੱਕ ਲੋਕ-ਪ੍ਰਿਆ ਕਲਾਕਾਰ ਮਹੀਨੇ ਵਿੱਚ ਤੀਂਹ, ਚਾਲੀ ਹਜ਼ਾਰ ਤੱਕ ਕਮਾ ਸਕਦਾ ਹੈ, ਸਹਿਗਲ ਦੀ ਅਮਦਨੀ ਅੱਜਕੱਲ ਏਸ ਵੇਲੇ ਇਸ ਤੋਂ ਵੀ ਜ਼ਿਆਦਾ ਹੈ। ਹਾਲਾਂ ਕਿ new theaters ਵਿੱਚ ਉਸ ਨੂੰ ਮਸਾਂ ਚਾਰ ਪੰਜ ਹਜ਼ਾਰ ਮਿਲਦੇ ਹਨ। ਕਲਾਕਾਰਾਂ ਦੀ ਗੁੱਡੀ ਅਸਮਾਨ ਵਿੱਚ ਚੜ ਗਈ ਏ, ਕਿਉਂਕਿ ਉਹਨਾਂ ਦੇ ਨਾਵਾਂ ਨੂੰ ਵੇਖ ਕਿ ਹੀ ਧਨੀ producers ਨੂੰ ਸਰਮਾਇਆਂ ਦਿੰਦੇ ਹਨ ਅਤੇ ਅੱਗੋਂ film ਵਿਕਦੀ ਵੀ star ਦੇ ਸਿਰ ਤੇ ਆ। ਇਸ ਨੂੰ star system ਆਖਦੇ ਹਨ l ਇਹਨਾਂ ਵੇਰਵਿਆਂ ਦਾ ਸਾਡੇ ਪੱਲੇ ਖ਼ਾਸ ਕੁਝ ਵੀ ਨਹੀਂ ਸੀ ਪੈ ਰਿਹਾ ਤੇ ਨਾ ਹੀ ਹੁਣ ਤੀਂਕਰ ਕਦੇ ਪਿਆ ਆਪਣੇ ਪਿਤਾ ਜੀ ਦਾ ਵਪਾਰ ਮੈਂ ਇਤਨਾ ਉਕਤਾਂਹ ਕਿ ਛੱਡਿਆ ਸੀ ਕਿ ਉਮਰ ਭਰ ਕਦੇ ਉਸ ਦੇ ਨੇੜੇ ਨਾ ਜਾਣ ਦਾ ਪੱਕਾ ਨਿਸ਼ਚਾ ਕਰ ਚੁੱਕਾ ਸਾਂ ।

ਚੰਗੇ-ਚੰਗੇ ਘਰਾਂ ਦੇ ਕੁੜੀਆਂ, ਮੁੰਡੇ ਇਸ ਵਿੱਚ ਆ ਰਹੇ ਸਨ। ਕ੍ਰਿਸ਼ਨ ਚੰਦਰ, ਉਪਿੰਦਰ ਨਾਥ ਅਸ਼ਕ, ਸਾਦਿਦ ਹਸਨ ਮੰਟੂ, ਭਗਵਤੀ ਚਰਨ ਵਰਮਾ। ਜੋਸ਼ ਮਲੀਰਾਂ ਵਾਦੀ, ਸਾਗਰ ਨਿਸਾਮੀ ਅਤੇ ਹੋਰ ਕਿਤਨੇਂ ਹੀ ਚੋਟੀ ਦੇ ਲੇਖਕ ਪਹਿਲਾਂ ਕਦੇ ਲਿਖਣ ਵਿੱਚੋਂ ਕਮਾਈ ਦੀ ਉਮੀਦ ਨਹੀਂ ਸੀ ਕਰ ਸਕਦੇ। ਹੁਣ ਬੰਬਾਈ ਵਿੱਚ ਵੱਸ ਗਏ ਸਨ, ਤੇ films ਵਿੱਚ ਕਹਾਣੀਆਂ ਅਤੇ ਗਾਣੇਂ ਆਦਿ ਲਿਖ ਕਿ ਹਜ਼ਾਰਾਂ ਰੁਪਏ ਕਮਾ ਰਹੇ ਸਨ। ਕ੍ਰਿਸ਼ਨ ਚੰਦਰ ਵੀ ਸਾਡੇ college ਦੇ ਜ਼ਮਾਨੇ ਦਾ ਹਾਣੀ ਸੀ ਭਾਵੇਂ ਅਸੀਂ government college ਵਿੱਚ ਪੜੇ ਸਾਂ ਤੇ ਉਹ FC college ਵਿੱਚ ਇੱਕ ਵਾਰੀ ਉਂਨੇ ਮੈਂਨੂੰ ਆਪ ਦੱਸਿਆਂ ਸੀ ਕਿ ਮੇਰਿਆਂ ਕਹਾਣੀਆਂ ਪੜ ਕਿ ਹੀ ਉਹਨੂੰ ਕਹਾਣੀਕਾਰ ਬਣਨ ਦਾ ਖਿਆਲ ਆਇਆ ਪਰ ਇਸ ਵਿੱਚ ਸ਼ੱਕ ਨਹੀਂ, ਕਿ ਮੇਰੇ ਵਲੈਤ ਤੁਰਨ ਤੀਂਕਰ ਉਹਨੇ ਅਜੇ ਉਰਦੂ ਵਿੱਚ ਉਂਤਨਾਂ ਨਾਮਨਾਂ ਨਹੀਂ ਸੀ ਖੱਟਿਆਂ ਜਿਤਨਾਂ ਕਿ ਮੈਂ ਹਿੰਦੀ ਵਿੱਚ ਖੱਟ ਚੁੱਕਿਆ ਸੀ। ਦੋ ਫ਼ਰਲਾਗ ਲੰਬੀ ਸੜਕ ਉਹ ਦੀ ਪਹਿਲੀ ਕਹਾਣੀ ਸੀ, ਜਿਸ ਲਈ ਉਸ ਨੂੰ ਭਰਪੂਰ ਸ਼ਲਾਘਾ ਮਿਲੀ ਪਰ ਚੇਤਨ ਨੇ ਦੱਸਿਆ ਕਿ ਲੜਾਈ ਦੇ ਦਿਨਾਂ ਵਿੱਚ ਉਹ ਨੇ ਬੇਹਿਸਾਬ ਲਿਖਿਆਂ ਹੈ। ਅਤੇ ਉਰਦੂ ਸਾਹਿਤ ਵਿੱਚ ਪ੍ਰਮੁੱਖ ਸਥਾਨ ਹਾਸਿਲ ਕਰ ਲਿਆ ਹੈ, ਉਸ ਦੀ ਬੰਗਾਲ ਦੇ ਕਾਲ ਬਾਰੇ ਲਿਖੀ ਲੰਬੀ ਕਹਾਣੀ ਅੰਨ ਦਾਤਾ ਨੇ ਤਹਿਲਕਾਂ ਮਚਾਂ ਦਿੱਤਾ। ਇੰਗਲੈਂਡ ਵਿੱਚ ਮੈਂ ਪੂਰੇ ਚਾਰ ਸਾਲ ਕੁਝ ਵੀ ਨਹੀਂ ਸੀ ਲਿਖਿਆ, ਪਰ ਆਪਣੇ ਆਪ ਨੂੰ ਸਾਹਿਤਕਾਰਾਂ ਵਿੱਚ ਗਿਣਨ ਦਾ ਮੈਨੂੰ ਹਾਲੇ ਵੀ ਚਾਅ ਸੀ। ਇਹ ਸੋਚ ਕਿ ਮਨ ਨੂੰ ਹੌਂਸਲਾਂ ਹੋਇਆ ਕਿ ਜੇ ਹੋਰ ਕੋਈ ਕੰਮ ਨਾ ਬਣਿਆਂ ਤਾਂ films ਲਈ ਕਹਾਣੀਆਂ ਲਿਖ ਕੇ ਸ਼ਾਇਦ ਮੈਂ ਵੀ ਰੋਜ਼ੀ ਕਮਾਉੁਂਣ ਜੋਗਾ ਹੋ ਸਕਦਾ। actor ਬਣਨ ਦਾ ਮੈਨੂੰ ਉਸ ਵੇਲੇ ਵੀ ਖ਼ਿਆਲ ਨਹੀਂ ਸੀ ਆਇਆ, ਮੈਂ ਹਾਲਾ ਵੀ films ਨੂੰ ਦੂਰੋਂ-ਦੂਰੋਂ ਹੀ ਵੇਖ ਰਿਹਾ ਸਾਂ, ਜਿਵੇਂ ਮੇਰੇ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ । ਚੇਤਨ ਯਾਰ, ਤੂੰ ਕਹਿਣਾ ਕਿ films ਨੇ ਤਰੱਕੀ ਕੀਤੀ ਹੈ ਪਰ ਸ਼ਾਂਤਾਂ ਰਾਮ ਦੀ film ਦੇਖ ਕਿ ਤਾਂ ਲੱਗਦਾ ਝੁੱਗਾ ਚੋੜ ਹੋ ਗਿਆ ਚੇਤਨ ਹੱਸ ਪਿਆ ਤੇ ਬੜੀ ਸਿਆਣਿਆਂ ਵਾਲੀ ਮੁਦਰਾ ਬਣਾ ਕਿ ਕਹਿਣ ਲੱਗਾ। ਤੇ ਸ਼ਾਂਤਾ ਰਾਮ ਨੇ Box office ਲਈ film ਬਣਾਈ ਆਂ, ਦੰਮੂ ਤੇ ਮੈਂ ਹੈਰਾਨ ਹੋ ਕਿ ਉਸ ਵੱਲ ਵੇਖ ਦੇ ਰਹਿਗੇ। ਇਹ ਲਫ਼ਜ਼ films ਦੇ ਸਿਲਸਿਲੇ ਵਿੱਚ ਅਸਾਂ ਪਹਿਲੀ ਵਾਰੀ ਸੁਣਿਆ ਸੀ। ਇਹ ਨਹੀਂ ਸੀ ਪਤਾ ਕਿ ਅੱਗੋਂ ਜਾ ਕਿ ਇਸ ਮਨਹੂਸ ਸ਼ਬਦ ਨਾਲ ਰੋਜ਼ ਦਾ ਵਾਹ ਪਏਗਾ ਕੀ ਮਤਲਬ ਮੈਂ ਪੁੱਛਿਆ, ਮਤਲਬ ਇਹ ਕੀ ਹੁਣ films ਦੀ ਕਾਮਯਾਬੀ ਦੀ ਸ਼ਰਤ ਉਹਨਾਂ ਦੀ ਕਲਾਤਮਕ ਪੱਧਰ ਨਹੀਂ, ਸਗੋਂ ਇਹ ਹੈ ਕਿ ਉਹ ਪੈਸਾ ਕਿੰਨਾ ਖੱਟ ਦੀਆਂ ਨੇ ਸ਼ਕੁੰਲਤਾ ਕਲਾ ਦੇ ਪੱਖ ਤੋਂ ਭਾਵੇ ਘਟੀਆ ਹੀ ਰਹੀ ਹੋੋਵੇ। ਪਰ ਵਪਾਰਕ ਪੱਖ ਤੋਂ ਖੂਬ ਕਾਮਯਾਬ ਏ Box office ਦੇ ਸਾਰੇ record ਤੋੜ ਰਹੀ ਏ, ਪਰ ਪਹਿਲਾਂ ਵੀ ਤਾਂ ਸ਼ਾਂਤਾਂ ਰਾਮ ਦੀਆਂ films ਚਲਦਿਆਂ ਹੀ ਸਨ। ਉਹ ਕਹਿਣ ਲੱਗਾ ਹੁਣ ਉਤਨੀ ਕਾਮਯਾਬੀ ਨਾਲ ਕੁਝ ਨਹੀਂ ਬਣਦਾ films ਦੀ ਲਾਗਤ ਜੋ ਵੱਧ ਗਈ ਏ ਨਾਲੇ ਲੋਕਾਂ ਦੀ ਰੁਚੀ ਵੀ ਬਦਲ ਗਈ ਏ ਉਹ ਸਜੀਦਾਂ ਦੁੱਖਾਂ ਤੱਕ ਦੇ ਅਦਰਸ਼ਵਾਦੀ films ਨਹੀਂ ਵੇਖਣਾ ਚਾਹੁੰਦੇ। ਉਹ ਚਾਹੁੰਦੇ ਨੇ ਮਨੋਰੰਜਨ, ਨਾਚ, ਗਾਣੇ, ਹਾਸੇ, ਖੇਡਾਂ ਤਫ਼ਰੀਨ ਮੈਂ ਕਿਹਾ ਤੇਰਾ ਮਤਲਬ ਏ new theaters ਦੀਆਂ films ਨਾਲ ਮਨੋਰੰਜਨ ਨਹੀਂ ਸੀ ਹੁੰਦਾ । ਉਹ ਬੋਲਿਆਂ, ਉਹਨਾਂ ਨਾਲ ਵੀ ਮਨੋਰੰਜਨ ਹੁੰਦਾ ਸੀ, ਪਰ ਮੱਧਮ ਵਰਗੀ ਸਿੱਖਿਆਤ ਲੋਕਾਂ ਦਾ ਜ਼ਿਆਦਾ ਹੁੰਦਾ ਸੀ ਆਮ ਜਨਤਾਂ ਦਾ ਘੱਟ, ਤੇ ਇੱਕੋ ਤਰਾਂ ਦੀ film ਬਾਰ

ਇਸ ਵਿੱਚ ਸ਼ੱਕ ਨਹੀਂ ਸੀ ਕਿ ਉਹ films ਨੂੰ ਪਹਿਲਾਂ ਨਾਲੋਂ ਉੱਚੇਰੇ ਪੱਧਰ ਤੇ ਲੈ ਆਏ ਸਨ। ਪਰ ਇਹ ਵੀ ਮੰਨਣਾ ਪਏਗਾ ਕਿ ਸਮਾਜ ਦੀਆਂ ਬੁਨਿਆਦੀ ਹਕੀਕਤਾਂ ਨੂੰ ਉਹਨਾਂ ਦਲੇਰੀ ਨਾਲ ਕਦੇਂ ਨਹੀਂ ਸੀ ਛੂਇਆਂ । ਉਹ ਭਾਵਨਾ ਦੀ ਬਹੁਲਤਾਂ ਲਿਆਉਂਦੇ ਸਨ। ਜਿਸ ਤੋਂ public ਨੂੰ ਅਕੇਵਾਂ ਆਉਣ ਲੱਗ ਪਿਆ ਇਸ ਹਾਲਤ ਦਾ ਲਾਹੌਰ ਦੇ ਇੱਕ producer ਨੇ ਲਾਭ ਉਠਾਇਆ ਲੋਕ ਗੀਤਾਂ ਦੇ ਆਧਾਰ ਤੇ ਗੀਤਾਂ ਦੀਆਂ ਸਰਲ ਤਰਜ਼ਾਂ ਬਣਵਾਇਆਂ, ਜੋ ਲੋਕਾਂ ਦੀ ਜ਼ੁਬਾਨ ਉੱਤੇ ਝੱਟ-ਪੱਟ ਚੜ ਜਾਂਦੀਆਂ ਸਨ। ਤੇ ਕਹਾਣੀਆਂ ਵੀ ਐਸੀਆਂ ਲੱਭਿਆਂ । ਜੋ ਦਰਸ਼ਕਾਂ ਨੂੰ ਖੁਸ਼ੀਆਂ ਭਰੇ ਮਨੋਰੰਚਕ ਸੰਸਾਰ ਵਿੱਚ ਲੈ ਜਾਣ, ਸੋਹਣੀਆਂ ਕੁੜੀਆਂ ਚਟਕ-ਮਟਕ ਨਾਚ romance ਸ਼ਰਾਰਤ ਸਹਿਦੀਂ-ਸਹਿਦੀਂ ਅਸ਼ਲੀਤਾਂ ਤੇ ਨਗਨਤਾਂ ਇਹ ਨਵਾਂ formula ਪਹਿਲਾਂ ਪੰਚੋਲੀ ਸਾਹਿਬ ਦੀ ਖਚਾਨਜ਼ੀ ਨਾਮੀਂ film ਵਿੱਚ ਪ੍ਰਗਟ ਹੋਇਆ ਇਸ film ਨੂੰ ਬੇਪਨਾਹ ਮਕਬੂਲਿਤ ਹਾਸਿਲ ਹੋਈ ਇਹ ਦੀ ਵੇਖਾਂ-ਵੇਖੀ ਹੋਰ ਵੀ ਇਸੇ ਤਰਾਂ films ਦੀਆਂ ਬਣਨ ਲੱਗ ਗਈਆਂ new theaters ਤੇ ਪ੍ਰਭਾਂਤ ਦੋਵਾਂ companies ਦਾ ਭੱਠਾ ਬਹਿ ਗਿਆ ਏ।

ਇੱਕ ਰਾਹ ਸੀ। ਕਿ ਲੋਕਾਂ ਦੀ ਮੰਗ ਨੂੰ ਸਾਹਮਣੇ ਰੱਖ ਕਿ film ਬਣਾਏ, ਇਸ ਲਈ ਉਸ ਨੇ ਸ਼ੁਕੰਤਲਾਂ ਦਾ ਵਿਸ਼ਾ ਚੁਣਿਆ ਕਿਉਂਕਿ ਲੋੜੀਂਦੇ ਮਸਾਲੇ ਉਸ ਵਿੱਚ ਆਸਾਨੀ ਨਾਲ ਤੇ ਬਿਨਾਂ ਬਦਨਾਮੀ ਸਹੇੜੇ ਭਰੇ ਜਾ ਸਕਦੇ ਸਨ। ਇਹ ਠੀਕ ਏ ਕਿ ਕਾਲੀ ਦਾਸ ਨਾਲ ਅਨਿਆਂ ਹੋਇਆਂ ਪਰ ਲੋਕਾਂ ਵਿੱਚੋਂ ਕਿੰਨੀਆਂ ਕਿ ਨੇ ਮੂਲ ਨਾਟਕ ਪੜਿਆ ਮੈਂਨੂੰ ਇਹ ਦਲੀਲ ਵਜ਼ਨੀ ਨਹੀਂ ਜਾਪ ਦੀ, ਮੈਂ ਕਿਹਾ, ਉਹ ਮੈਂ ਜਾਣਦਾ ਬਹੁਤ ਹੱਦ ਤੱਕ ਤੇਰੇ ਨਾਲ ਸਹਿਮਤ ਵੀ ਆ। ਚੇਤਨ ਅਨੰਦ ਬੋਲਦਾ ਗਿਆ। ਪਰ ਇਸ line ਵਿੱਚ ਬੰਦੇ ਨੂੰ ਕਾਰੋਬਾਰੀ ਵੀ ਤਾਂ ਹੋਣਾ ਪੈਦਾਂ ਨਾ, ਹੁਣ ਅਗਲੀ film ਲਈ ਸ਼ਾਂਤਾਂ ਰਾਮ ਨੇ ਅਪਣੀ ਮਰਜ਼ੀ ਦਾ ਯਦਾਰਥ ਤੇ ਪ੍ਰਗਤੀਵਾਦੀ ਮਜ਼ਬੂਨ ਚੁਣਿਆਂ ਏ, ਉਹ film ਬਣਾ ਰਿਹਾ doctor Kotnis ਕੀ ਅਮਰ ਕਹਾਣੀ, ਮੇਰੇ ਖਿਆਲ ਵਿੱਚ ਤਾਂ ਸ਼ਾਂਤਾਂ ਰਾਮ ਦੀ ਸੂਝ ਦੀ ਦਾਤ ਦੇਣੀ ਚਾਹੀਦੀ ਏ। ਮੈਂ ਕਿਹਾ ਪਰ ਇੱਕ ਵਾਰੀ ਜ਼ਮੀਰ ਧੋਖਾ ਕੀਤੀਆਂ ਜ਼ਮੀਰ ਕਮਜ਼ੋਰ ਨਹੀਂ ਹੋ ਜਾਂਦੀ, ਚੇਤਨ ਨੇ ਹੱਸ ਕਿ ਜਵਾਬ ਦਿੱਤਾ, ਉਹ ਇਸ line ਵਿੱਚ ਆਦਰਸ਼ਵਾਦ ਦੀ ਬਹੁਤੀ ਗੁਜ਼ਾਇਸ਼ ਨਹੀਂ films ਖ਼ਜ਼ਾਨਚੀ ਦਾ ਜ਼ਿਕਰ ਸੁਣ ਕਿ ਦੰਮੂ ਨੇ ਮੇਰੇ ਵੱਲ ਵੇਖਿਆ ਸੀ, ਤੇ ਅਸੀਂ ਦੋਵੇਂ ਹੱਸ ਪਏ ਸਾਂ। ਸਾਨੂੰ ਯਾਦ ਆਇਆ ਸੀ ਜਦੋਂ ਇਸ film ਦੇ ਗੀਤ radio ਤੇ ਵਜਾਉਣ ਲਈ ਸਾਡੇ ਕੋਲ

ਉਹਨਾਂ ਵਿੱਚ ਹਿੰਦੁਸਤਾਨੀ ਤੇ ਯੂਰਪੀਨ ਸੰਗੀਤ ਦਾ ਹੱਦ ਤੋਂ ਜ਼ਿਆਦਾ ਹੋਸ਼ਾ ਤੇ ਬੇਜੋੜ ਮਿਸ਼ਰਨ ਸੀ, ਇੱਕ ਗੀਤ ਤਾਂ ਸਾਨੂੰ ਖ਼ਾਸ ਤੌਰ ਤੇ ਬੇਸੁਰਾ ਤੇ ਹਾਸੋਹੀਣਾ ਲੱਗਿਆਂ ਸੀ। ਪਤਾ ਨੀ ਕੀ ਬੋਲ ਸਨ ਉਹਦੇ, ਪੰਛੀ ਛੀ ਛੀ ਹੀ ਹੀ ਆ ਜਾ, ਪੀਛੇ ਰਹਾਂ ਹੈ ਬਚਪਨ ਮੇਰਾ ਆਹ ਉਸਕੋਂ ਜਾ ਕਿ ਲੈ ਆਹ, ਅਸੀਂ ਉਹਨਾਂ records ਨੂੰ ਇੱਕ ਬੰਨੇ ਰੱਖ ਛੱਡਿਆਂ ਸੀ। ਕਿਸੇ ਅੰਗਰੇਜ਼ ਸਾਥੀ ਦੇ ਸਾਹਮਣੇ ਉਹਨਾਂ ਨੂੰ ਵਜਾਉਣ ਦੀ ਸਾਡੀ ਹਿੰਮਤ ਵੀ ਨਹੀਂ ਸੀ ਹੁੰਦੀ, ਸਾਡੇ ਦਿਲਾਂ ਉੱਪਰ ਤਾਂ ਆਰਸੀ ਵੈਰਾਗ ਤੇ ਪੰਕਜ ਮਲਿਕ ਦੇ ਸੰਗੀਤ ਦੀ ਛਾਪ ਸੀ। ਸਹਿਗਲ ਚਾਨਣ ਬਾਲਾ ਤੇ ਉਮਾ ਸ਼ਸ਼ੀ ਦੀ ਆਵਾਜ਼ ਦੇ ਅਸੀਂ ਆਸ਼ਕ ਸਾਂ। ਸਹਿਗਲ ਲਈ ਮੇਰੇ ਸ਼ਰਧਾਂ ਲੰਦਨ ਜਾ ਕਿ ਹੋਰ ਵੀ ਵੱਧ ਗਈ ਸੀ ਉਸ ਦੇ ਹਰ ਹਰ ਗਜ਼ਲ ਵਿੱਚ ਸੁੰਦਰਤਾ ਦੀ ਕੋਈ ਨਵੀਂ ਕਣੀ ਪ੍ਰਾਪਤ ਹੁੰਦੀ ਤੇ ਮਨ ਨੂੰ ਮੁਗਧ ਕਰ ਛੱਡਦੀ ਮੈਂ ਬੜੀਆਂ ਮਿਹਨਤਾਂ ਨਾਲ BBC gramophone library ਸਹਿਗਲ ਦੇ ਗੀਤ ਨੂੰ ਦਾਖਲ ਕਰਵਾਇਆ ਸੀ ਅਤੇ ਅੰਗਰੇਜ਼ ਅਧਿਕਾਰੀ ਸਹਿਮਤ ਹੋਏ ਸਨ ਕਿ ਸੱਚਮੁੱਚ ਉਹ ਉੱਤਮ ਦਰਜੇ ਦਾ ਸੰਗੀਤ ਹੈ, ਪਰ ਵੇਖਦਿਆਂ ਵੇਖਦਿਆਂ ਹਿੰਦੋਸਤਾਨ ਤੋਂ ਖ਼ਜ਼ਾਨਚੀ ਵਰਗੇ ਹੋਰ record ਆਉਣ ਲੱਗ ਪਏ। ਫੌਜੀ ਭਰਾਵਾਂ ਵੱਲੋਂ ਵੀ ਜ਼ਿਆਦਾ ਕਰਕੇ ਉਹਨਾਂ ਦੀਆਂ ਹੀ ਫ਼ਰਮਾਇਸ਼ਾਂ ਆਉਂਦਿਆ ਦੇਸ਼ਓ ਦੂਰ ਹੋਣ ਕਰਕੇ ਅਸਾਂ।

ਵਧੀਆ ਜੀ ਹੋਰ ਕਿਵੇਂ ਐ ਜੀ ਘਰਬਾਰ ਠੀਕ ਐ ਜੀ ਘਰੇ ਤੁਹਾਡੇ ਦਸੋ ਕਿਵੇਂ ਨੇ ਅੱਛਾ ਜੀ ਹੋਰ ਕੀ ਕਰਦੇ ਵਧੀਆ ਜੀ ਅੱਛਾ ਕੀ ਕਰਦੇ ਸੀ ਜੀ ਬਸ ਸੀ ਜੀ ਪਏ ਸੀ

ਹਮ ਫੋਨ ਜਿਹਾ ਦੇਖੀ ਜਾਂਦੇ ਸੀ ਬਸ ਐੇ ਨੂੰ

ਹਾਂਜੀ T v ਲਾ ਰੱਖਿਆ ਸੀ ਨਾਲ

ਉਧਰਲੇ ਕੰਮ ਮੈਂ ਆਗਿਆ

ਤੁਸੀਂ ਅਸੀਂ ਤਾਂ ਜੀ ਕੁਛ ਨੀ ਕਰਦੇ ਸੀ ਵੈਸੇ ਪਏ ਸੀ

ਕੀ ਕਰਦੇ ਹੁੰਦੇ ਓ ਫਿਰ ਕੁਛ ਨੀ ਜੀ ਪੜਾਈ ਕਰਦੇ ਹੁੰਦੇ ਐ ਹਾਂਜੀ ਕੀ ਕਰਨਾ ਪੜਾਈ ਨਾਲ ਦੇ ਸਾਰਾ ਕੁਛ ਸਾਡੇ ਤਾਂ ਪਾਣੀ ਦੀ ਤਕਲੀਫ ਬਹੁਤ ਆ ਰਹੀ ਅੱਛਾ

ਸਾਡੇ ਵੀ ਬਹੁਤ ਐ ਜੀ ਕੀ ਕਰੀਏ ਹਨ

ਪਾਣੀ ਜਿਆਦਾ ਡੋਲਦੇ ਨੇ ਹੋਰ ਹਮ ਬਹੁਤ ਵਿਅਰਥ ਕਰਦੇ ਐ ਰੋਕਣਾ ਚਾਹੀਦਾ ਐ ਕਰਿਆ ਵੀ ਕਿਹਾ ਕਰੋ ਮਾੜਾ ਹਾਂਜੀ ਘਰੇ ਤਾਂ ਟੈਪੂ ਆਪ ਵੀ ਮਾੜਾ ਜਿਹਾ

ਪਿੰਡ ਚ ਵੀ ਮਾੜਾ ਜਿਹਾ ਸਰਪੰਚ ਨੂੰ ਕਹਿਣਾ ਚਾਹੀਦਾ ਐ ਕੀ ਪਿੰਡ ਚ ਘੱਟ ਪਾਣੀ ਡੋਲੋ

ਕੋਈ ਨੀ ਜੀ ਐ ਕਰਿਆ ਕਰਨ ਜੀ ਐਨਾ ਟਾਈਮ ਐ ਤੁਹਾਡੇ ਕੋਲ ਪਾਣੀ ਭਰਨ ਦਾ ਭਰ ਲੋ ਜੇ ਘੱਟ ਪਾਣੀ ਹੋਉਗਾ ਤਾਂ ਸਮਝ ਨਾ ਵਰਤ ਕਰਿਆ ਕਰਨਗੀਆਂ ਲੋਕ ਸਮਝੀ ਜਾਣਗੇ ਹਾਂ

ਹੋਰ ਲਾਈਟ ਜਾਇਆ ਕਰੂੰ ਦਸ ਵਜੇ ਲਾਈਟ ਜਾਇਆ ਕਰੂ ਆਥਣੇ ਆਉ ਛੇ ਸਤ ਵਜੇ ਬਿਜਲੀ ਕਰਕੇ ਹਾਂ ਹੋਰ ਉਦੋਂ ਤੱਕ ਤਾ ਸਾਰੇ ਪਾਣੀ ਰਾਸਨ ਤੱਕ ਪਾਣੀ

ਹੋਰੀ ਪਾਣੀ ਪਿੱਛੇ ਲੜੀ ਜਾਣਗੀਆਂ ਸਾਰਾ ਦਿਨ ਹਾਂ ਜੂਨ ਦੀਆਂ ਛੁਟੀਆਂ ਚ ਕਿੱਥੇ ਜਾਉਗੀ ਮਾਸੀ ਕੋਲ ਜਾਵਾਂਗੇ ਤੁਸੀਂ ਕਿੱਥੇ ਜਾਣਾ ਜੀ

ਮੈਂ ਜੀ ਆਪਣੀ ਭੂਆ ਕੋਲ ਜਾਂ ਫਿਰ ਨਾਨਕਿਆਂ ਵਾਲੇ ਦੇ ਹਾਂਜੀ ਜਾਂ ਤਾਂ ਇਹਦੀ ਮਾਸੀ ਕੋਲ ਜਾਉਗੀ ਜਾਂ ਮੈਂ ਜਾਉਗੀ ਇਹਦੀ ਦੀਦੀ ਕੋਲ ਭੈਣ ਕੋਲ

ਗਰਮੀਆਂ ਕੱਢਿਆਵਾ ਹੋਰ ਜੀ ਹੋਰ ਗਰਮੀ ਬਾਹਲੀ ਹੋ ਗਈ

ਬਸਾਂ ਚ ਐਨੀ ਭੀੜ ਕੰਡੈਕਟਰ ਪੁਛੀ ਜਾਣਗੇ ਬੁੜੀਆਂ ਨੂੰ ਆਧਾਰ ਕਾਰਡ ਬਾਰੇ

ਹੋਰ ਜੀ ਚਾਹੇ ਜਿਨਾ ਮਰਜੀ ਟਾਈਮ ਲਗ ਆਧਾਰ ਕਾਰਡ ਚ ਹੀ ਚੜਦੀਆਂ

ਹੋਰ ਜੀ ਆਈ

ਹੋਰ ਬਾਹਲੀ ਭੀੜ ਹੁੰਦੀ ਐ ਜੀ ਬਸਾਂ ਬਸ ਕਰਾ ਦਿੰਦੀਆਂ

ਐਨੀ ਭੀੜ ਚ ਆਉਣਾ ਪੈਂਦਾ ਪੈਰ ਧਰਨੇ ਨੂੰ ਥਾਂ ਨੀ ਹੁੰਦੀ

ਉਹ ਐ ਨਾ ਜੀ ਫਿਰ ਲੋਕ ਗਲਤ ਸੋਚਦੇ ਨੇ ਵੀ ਉਥੇ ਖੜੀਆਂ ਨੇ ਕੁੜੀਆ ਫਿਰ ਅਸੀਂ ਉਸੇ ਚ ਚੜੇ ਆਉੰਦੇ

ਗਰਮੀ ਹੁੰਦੀ ਐ ਹੋਰ ਜੀ ਬਾਹਲੀ ਅੱਗ ਲੱਗਣ ਲੱਗ ਜਾਂਦੀ